ਵਰਨ ਭਾਵ ਹਰ ਵਾਸਤੇ ਵੱਖਰਾ ਵੱਖਰਾ ਚਿੰਨ੍ਹ ਮੌਜੂਦ ਹੈ। ਅੱਖਰ ਬਣਨ ਸਾਰ ਵਸਤ ਦੇ ਨੇੜਤਾ ਹੈ। ਵਾਤਾਵਰਣ ਦੀਆਂ ਤਬਦੀਲੀਆਂ ਦੀਆਂ ਦੀਆਂ ਅਲੱਗ ਅਲੱਗ ਭਾਸ਼ਾਵਾਂ ਹੁੰਦੀਆਂ ਹਨ। ਗੁਰਮੁਖੀ ਲਿੱਪੀ ਦੇ ਉਚਾਰਨ ਦੀ ਹੋਰ ਲੋੜ ਨੂੰ ਪੂਰੀ ਕਰਦੀ ਹੈ। ਲੋੜ ਪੈਣ ਤੇ ਜੇ ਸ਼ਬਦ ਹੋਰ ਭਾਸ਼ਾਵਾਂ ਦੀ ਵੀ ਲੋੜ ਸਤਿ ਸ੍ਰੀ ਅਕਾਲ

ਆਹੋ ਹੁਣ ਖ਼ਰਾਬ ਕਰਨਡਿਆ ਤੇ ਮੈਂ ਨਾ ਲਿਆਂਦੇ ਸੀਗੇ ਪੰਜ ਕਬੂਤਰ ਕਿਸੇ ਕੋਲੋਂ

ਤੇ ਉਹ ਮੇਰਾ ਇਰਾਦਾ ਸੀ ਚੱਲ ਰੌਣਕ ਜਿਹੀ ਹੋ ਜਾਊਗੀ ਮਾੜੀ ਜਿਹੀ ਜਾਣਾ ਕਬੂਤਰਾਂ ਕਬੂਤਰ ਵੇਖ ਕੇ ਨਾ ਰੋਟੀ ਪਾਣੀ ਰੱਜ ਕੇ ਖਾਂਦੇ ਹਾਂਜੀ ਹਾਂਜੀ ਇਹ ਤੇ ਗੱਲ ਹੈ ਰੌਣਕ ਜਿਹੀ ਹੋ ਜਾਂਦੀ ਫਿਰ ਮਤਲਬ ਵਧੀਆ ਹੋ ਜਾਂਦਾ ਨਾ ਓਦਾਂ ਮੰਨ ਲਓ ਇੱਕ ਦੋ ਹੋਏਗਾ ਤੇ ਹਾਂ ਹੁਣ ਆਪਾਂ ਤੇ ਆਪਾਂ ਹਿਸਾਬ ਲਾ ਲੈਂਦੇ ਹਾਂ ਕਿ ਜੇ ਆਪਾਂ ਇਕੱਲੇ ਹੋਈਏ ਤੇ ਸਾਡਾ ਦਿਲ ਨੀ ਲੱਗਦਾ ਹਨਾ ਕਿਸੇ ਨਾਲ ਗੱਲ ਬਾਤ ਨੀ ਕਰ ਸਕਦੇ ਹਨਾ ਕਿਸੇ ਨੂੰ ਕੁਛ ਕਹਿ ਨੀ ਸਕਦੇ ਕਿਸੇ ਨਾਲ ਸਲਾਹ ਮਸਲਾ ਨੀ ਤੇ ਜੇ ਹੋਵਾਂਗੇ ਪੰਜ ਛੇ ਜਾਣੇੇ ਦਸ ਜਾਣੇ ਤੇ ਦਿਲ ਦੁਲ ਲੱਗਾ ਰਹੇ। ਹਾਂ ਹਾਂ ਉਹ ਯਾਰ ਮੇਰਾ ਇਰਾਦਾ ਸੀ ਵੀ ਚੱਲ ਉਹ ਦਵਾ ਦਿੰਦਾ ਮੈਂ ਬੰਦੇ ਕਿਸੇ ਨੂੰ ਅੱਗੇ ਵੀ ਸੁਣਾ ਦਿੱਤਾ ਸੀ ਸਾਡੇ ਪਿੰਡ ਨਾ ਅਮਨ ਅਮਨ ਮੁੰਡਾ ਵਾ ਉਹਦਾ ਭਰਾ ਆ ਬਾਰੋ ਇੱਕ ਮੁੰਡਾ ਸਲੇਰਾ ਜਿਹਾ ਕੀ ਨਾਂ ਸੀ ਉਹ ਮੁੰਡੇ ਦਾ

ਹਾਂ ਤੇ ਉਹ ਬੰਦਾ ਖ਼ਰਾਬ ਬੜਾ ਕਰਨਡਿਆ ਤੇ ਉਹ ਦੇ ਨੀ ਰਿਹਾ ਯਾਰ

ਉਹ ਸੱਤਰਾਂ ਅੱਸੀਆਂ ਚੋਂ ਯਾਰ ਮੈਂ ਲਾਇਆ ਸੀ ਬਾਹਰ ਦਾ ਯਾਰ ਕੰਮ।

ਵੀ ਪੰਦਰਾਂ ਵੀਹ ਤੇਰੀਆਂ ਵੀ ਤੂੰ ਖਿੱਚ ਲਾ ਬਾਹਰ ਦੀ ਤਿਆਰੀ।

ਉਹ ਮੈਂ ਮੁੜਕੇ ਏਦਾਂ ਹੀ ਤਿਆਰੀ ਕਰ ਲਈ ਆਪਣੀ।

ਤੇ ਮੈਂ ਦੇ ਤੇ ਕਬੂਤਰ ਏਦਾਂ ਹੀ ਕਿ ਚਲੋ ਯਾਰ ਵੇਚੋ ਗਾਂਹ ਕੀ ਕਰਨੇ ਰੱਖ ਕੇ ਹੁਣ।

ਉਹਦੇ ਮਗਰ ਲੱਗ ਕੇ ਤੇ ਮੈਂ ਦੇ ਦਿੱਤੇ ਤੇ ਉਹ ਦੋ ਸਾਲ ਹੋ ਗਏ ਵੀ game ਖ਼ਰਾਬ ਹੋ ਗਈ ਹੈ ਸਾਰੀ ਸੱਤਰ ਅੱਸੀ ਸੀਗੇ। ਤੇ ਸਸਤੇ ਚੁਕਾਉਣੇ ਪਏ ਉਹ ਜੋਹਲ ਨੰਗਰ ਦਾ ਸੀ ਮੁੰਡਾ ਇੱਕ ਬਿੱਕਾ ਬਿੱਕਾ।

ਤੇ ਉਹਨੇ ਗੁਰੂਆ ਮੇਰੇ ਨਾਲ ਕਰ ਲਿਆ ਤਰਤਾਲੀ ਸੌ ਰੁਪਈਏ ਦੀ

ਉਹ ਮੈਂ ਅੱਜ ਗਿਆ ਮਗਰ ਕਿਤੇ ਕੱਲ੍ਹ ਗਿਆ ਮਗਰ ਕਿਤੇ ਅੱਜ ਗਿਆ, ਅੱਜ ਘਰ ਹੈਨੀ ਆਂ ਉਹ ਹਰਿਆਣੇ ਗਿਆ, ਉਹ ਯੂਪੀ ਚ ਗਿਆ ਉਹਦੀ ਘਰਦੀ ਕਵੇ

ਆਹੋ ਉਹੀ ਜਦੋਂ ਉਹਨੇ ਮਤਲਬ ਪੈਸੇ ਨਾ ਦੇਣੇ ਹੋਣ ਇਹ ਗੱਲ ਹੁੰਦੀ ਕਿਸੇ ਤੋਂ ਪੈਸੇ ਨਹੀਂ ਦੇਣੇ ਉਦੋਂ ਬਹਾਨਾ ਮਾਰ ਦੇਣਾ ਕਿ ਹੈਨੀ ਘਰ ਜਾਂ ਮੈਂ ਯਾਰ ਕਿਤੇ ਗਿਆ ਵਾਂ ਦੂਰ ਕਿਤੇ ਗਿਆ ਵਾਂ। ਆਹੋ ਆਹੋ ਤੇ ਉਹ ਮੁੜਕੇ ਉਹ ਆਂਢ ਗੁਆਂਢ ਤੋਂ ਮੈਂ ਪਤਾ ਕਰਨਾ ਮੈਂ ਕਿਹਾ ਵੀ ਬਿੱਕਾ ਵੀਰ ਜਿਹੜਾ ਉਹ ਕਿੱਥੇ ਹੁੰਦਾ ਵਾ ਕਿ ਨਿਆਣੇ ਤੈਨੂੰ ਪਤਾ ਝੂਠ ਨੀ ਮਾਰਦੇ ਸੱਚ ਬੋਲ ਪੈਂਦੇ ਬਿਲਕੁਲ ਬਿਲਕੁਲ ਇਹ ਤੇ ਗੱਲ ਹੈ ਬੱਚਾ ਹਮੇਸ਼ਾ ਭਾਜੀ ਸੱਚ ਬੋਲੇਗਾ। ਆਹੋ ਆਹੋ ਤੇ ਉਹ ਮੈਨੂੰ ਉਹਨਾਂ ਨੇ ਕਹਿਣਾ ਵੀ ਵੀਰ ਉਹ ਤੇ ਹਜੇ ਸ਼ਾਮੀ ਪਈ ਇੱਥੇ ਸੀਗਾ ਸਵੇਰੇ ਇੱਥੇ ਸੀਗਾ।

ਉਹ ਏਦਾਂ ਕਰਕੇ ਮੇਰੀ ਨਾ game ਜਿਹੀ ਵੀ ਖ਼ਰਾਬ ਹੋ ਗਈ

ਆਹ ਤੇ ਉਹਦੇ ਕਰਕੇ game ਨੀ ਮੇਰੇ ਕੋਲੋਂ ਬਣੀ ਮੁੜਕੇ

ਤੇ ਮੇਰਾ ਇਰਾਦਾ ਸੀ ਚੱਲ ਚੱਲ ਜਿੰਨਾ ਜਿਕਰ ਨਹੀਂ ਬਾਹਰ ਅੰਦਰ ਦਾ ਕੰਮ ਬਣਦਾ ਬੰਦਾ ਕਰਦਾ ਰੌਣਕ ਜਿਹੀ ਰਹਿੰਦੀ ਆ।

ਠੀਕ ਆ ਇਹ ਤੇ ਗੱਲ ਹੈ ਆਹੋ ਬੰਦਾ ਹਾੜੇ ਜਿਹੇ ਲੱਗਾ ਰਹਿੰਦਾ ਪਹਿਲਾਂ ਕੁੱਕੜ ਰੱਖੇ ਸੀ ਮੈਂ।

ਆਹੋ ਕੁੱਕੜ ਲਏ ਸੀ ਮੈਂ ਬਾਈ ਤੇਈ।

ਤੇ ਉਹ ਨਾ ਮੁੜਕੇ ਏਦਾਂ ਬਾਵਾ ਵੱਡੇ ਹੋ ਗਏ ਕਿੱਲੋ ਕਿੱਲੋ ਦੇ।

ਤੇ ਉਹ ਮੁੜਕੇ ਉਹ ਕੋਈ ਨਾ ਬਿਮਾਰੀ ਜਿਹੀ ਚੱਲੀ ਸੀ ਜਿੱਦਾਂ ਆਹ ਨੱਕ ਚੋਂ ਨਾ ਪਾਣੀ ਜਿਹਾ ਵੱਗਦਾ ਸੀ।

ਤੇ ਇੱਕ ਗਲੇ ਚੋਂ ਨਾ ਇਹ ਜੁਕਾਮ ਜਿਹਾ ਲੱਗਾ ਸੀ ਜਿੱਦਾਂ ਉਹਨਾਂ ਨੂੰ।

ਏਦਾਂ ਕਿਤੇ ਇੱਕ ਦਿਨ ਪੰਜ ਮਰ ਗਏ, ਇੱਕ ਦਿਨ ਸੱਤ ਮਰ ਗਏ ਉਹ ਸਾਰੇ ਹੀ ਮਰ ਗਏ।

ਉਹ ਮੇਰੇ ਕੋਲੋਂ ਗ਼ਲਤੀ ਹੋ ਗਈ ਮੈਂ ਗਿਆ ਹਾਂ ਬਟਾਲੇ ਆਪਣੇ ਭਤੀਜੇ ਨੂੰ ਲੈ ਕੇ ਕੁੱਕੜੀ ਸੀ ਉੱਥੇ ਮਿਲਦੀ ਤੇ ਸਾਢੇ ਤਿੰਨ ਸੌ ਦੀ।

ਤੇ ਉਹ ਮੁੜਕੇ ਮੈਂ ਨਾ ਉਹ ਲੈ ਆਉਂਦੀ ਸਾਢੇ ਤਿੰਨ ਸੌ ਨਾਲ ਲਾਲਚ ਵੀ ਚੱਲ ਰੱਖ ਲੈਂਦੇ ਹਾਂ।

ਆਹੋ ਤੇ ਉਹ ਲਿਆ ਕੇ ਹਜੇ ਰੱਖੀ ਘਰ ਤੇ ਗੁਰੂਆ ਉਹਨੂੰ ਪਤਾ ਨੀ ਕੀ ਬਿਮਾਰੀ ਪਈ ਸੀ ਕੋਈ।

ਕੁਕੜੀ ਨੂੰ ਜੁਕਾਮ ਜਿਹਾ ਲੱਗਾ ਸੀ ਤੇ ਸਾਡੇ ਗੁਆਂਢਣ ਸੀ ਇੱਕ।

ਉਹ ਮੈਨੂੰ ਕਹਿੰਦੀ ਵੀ ਤੇਰੇ ਕੋਲੋਂ ਨੀ ਬਚਣੀ ਇਹ ਕੁੱਕੜੀ

ਆਹੋ ਪਹਿਲੇ ਵੀ ਰੱਖਦੀ ਹੋਣੀ ਆਂ ਨਾ

ਨਾ ਯਾਰ ਉਹ ਉਹਨਾਂ ਦੇ ਘਰ ਗਈ ਤਾਂ ਇੱਕ ਦਿਨ ਰਹੀ ਤੇ ਦੋ ਦਿਨ ਰਹੀ

ਜਿਹੜੇ ਉਹਨਾਂ ਦੇ ਅੱਧਾ ਅੱਧਾ ਕਿੱਲੋ ਕੁ ਦੇ ਕੁੱਕੜ ਸੀ ਨਾ ਮੇਰੇ ਨਾਲ ਲਏ

ਉਹਨਾਂ ਦੀ ਗੁਰੂਆ ਉਹਨੇ line ਹੀ ਬਣਾ ਦਿੱਤੀ ਦੋ ਮਰ, ਤਿੰਨ ਮਰ, ਚਾਰ ਮਰ, ਦੋ ਮਰ, ਤਿੰਨ ਮਰ, ਚਾਰ ਮਰ।

ਆਹੋ ਮਰ ਗਏ ਤੇ ਮੈਂ ਰੌਣਕ ਕਰਕੇ ਰੱਖਦਾ ਹੁਨਾ ਬਾਵਾ ਦਿਲ ਦੁਲ ਲੱਗਾ ਰਹਿੰਦਾ।

ਆਹੋ ਆਹੋ ਤੇ ਸਾਡੇ ਮੁਹੱਲੇ ਚ ਉਹ ਕੁੱਤਾ ਲਿਆਂਦਾ ਸੀ ਇੱਕ ਬੰਦੇ ਨੇ ਤੇ ਉਹ ਮੈਨੂੰ ਕਹਿੰਦਾ ਰੱਖ ਲਾ ਰੱਖਣਾ।

ਰ ਇਰਾਦਾ ਤੇ ਹੈਗਾ ਵਾ ਰੱਖਣ ਦਾ ਮੈਂ ਕਿਹਾ ਚੱਲ ਯਾਰ ਕਿਤੇ ਘਰ ਹਨਾ ਕਈ ਗੱਲਾਂ ਹੁੰਦੀਆਂ ਬੰਦਾ ਜਿਹੜਾ ਉਹ ਦੇਖ ਲਇਓ ਜੇ ਨਸ਼ਲ ਚੰਗੀ ਹੈ ਮਤਲਬ ਸਾਫ਼ ਸੁੁਥਰਾ ਵਾ ਤੇ ਰੱਖ ਲਇਓ।

ਪੁੱਛਾਂਗਾ ਭਲਾ ਉਹਨੂੰ ਕੀ ਕਹਿੰਦਾ ਵੀ ਦਿੰਦਾ ਕਿ ਨਹੀਂ ਦਿੰਦਾ। ਠੀਕ ਹੈ ਠੀਕ ਹੈ ਆਹੋ ਪੁੱਛ ਲਈ ਚਲੋ।

ਚਲੋ ਵਧੀਆ ਚੰਗਾ ਲੱਗਾ ਤੇ ਰੱਖ ਲਇਓ ਸਗੋਂ।

ਆਹੋ ਆਹੋ ਹੈ ਲਾਲ ਰੰਗ ਦਾ ਹੀ ਹੈ।

ਹਾਂਜੀ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਮੇਰਾ ਮੈਂ ਜ਼ਿਲ੍ਹਾ ਫ਼ਰੀਦਕੋਟ ਕੋਟਕਪੁਰਾ ਤੋਂ belong ਕਰਦਾ ਹਾਂ ਤੇ ਮੇਰੇ ਪਿੰਡ ਦਾ ਨਾਮ ਦੁਬਾਰੇਆਣਾ ਵਾਂ, ਜਿਸਦੇ ਦਾ ਨਾਮ ਮਤਲਬ ਦੁਬਾਰੇਆਣਾ ਕਿਉਂ ਪਿਆ ਮਤਲਬ ਜੋ ਵੀ ਸਾਡੇ ਪਿੰਡ ਕੋਈ ਵੀ ਮਹਿਮਾਨ ਜਾਂ ਕੋਈ ਵੀ ਹੋਰ ਤਰ੍ਹਾਂ ਦੇ ਲੋਕ ਆਉਂਦੇ ਹਨ ਤਾਂ ਉਹ ਸਾਡੇ ਪਿੰਡ ਦਾ ਨਾਮ ਸੁਣਕੇ ਬਹੁਤ ਖ਼ੁਸ਼ ਹੁੰਦੇ ਹਨ ਕਿਉਂਕਿ ਸਾਡੇ ਪਿੰਡ ਦਾ ਨਾਮ ਦੁਬਾਰੇਆਣਾ ਹੈ ਦੁਬਾਰੇਆਣੇ ਦਾ ਮਤਲਬ ਹੈ ਕਿ

ਇਸ ਤਰ੍ਹਾਂ ਸਾਡੇ ਪਿੰਡ ਦਾ ਬਾਕੀ ਤੁਹਾਨੂੰ ਸਾਡੇ ਪਿੰਡ ਦਾ ਮਾਹੌਲ ਦੱਸਦੇ ਹਾਂ my village is ਦੁਬਾਰੇਆਣਾ ਤੇ ਗਿਆਨੀ ਗੁਰਦੱਤ ਸਿੰਘ ਦੀ ਸਰਲ ਸੁਭਾਵਿਕ ਪੰਜਾਬੀ ਵਿੱਚ ਲਿਖੀ ਉੱਨੀ ਸੌ ਇਕਾਹਠ ਵਿੱਚ ਪਹਿਲੀ ਵਾਰ ਛਪੀ ਕਿਤਾਬ ਦਾ ਨਾਮ ਹੈ ਜਦੋਂ ਕਿ ਬਹੁਤ

ਇਸ ਦੀ ਬੋਲੀ, ਸ਼ੈਲੀ ਨਿਵੇਕਲੀ ਹੈ ਅਤੇ ਇਹ ਪੇਂਡੂ ਲੋਕਾਂ ਦੀ ਮਨੌਤਾਂ ਆਰਥਕ ਤੰਗੀਆਂ, ਵਹਿਮਾਂ-ਭਰਮਾਂ ਦੇ ਲੋਪ ਹੋ ਰਹੇ ਪੱਖਾਂ ਦੀ ਰੌਚਿਕ ਪਰ ਪਰ ਪ੍ਰਮਾਣਿਤ ਪੇਸ਼ਕਾਰੀ ਹੈ। ਕਿਤਾਬ ਬਾਰੇ, ਪੂਰੀ ਪੁਸਤਕ ਦੋ ਭਾਗਾਂ ਭਾਗਾਂ ਵਿਚ ਵੰਡੀ ਹੋਈ ਹੈ, ਪਹਿਲੇ ਭਾਗ ਵਿਚ ਮੇਰੇ ਪਿੰਡ ਦਾ ਮੂੰਹ ਮੱਥਾ ਮੇਰੇ ਵੱਡੇ ਵਡੇਰੇ, ਮੇਰਾ ਬਚਪਨ, ਮੇਰੇ ਪਿੰਡ ਦਾ ਆਂਢ-ਗੁਆਂਢ, ਕੰਮ ਧੰਦੇ ਆਹਰ ਪਾਹਰ, ਮੇਰੇ ਪਿੰਡ ਦੇ ਇਸ਼ਟ, ਸੰਤਾਂ ਸਾ ਸਾਧਾਂ ਲਈ ਸ਼ਰਧਾ, ਹਾੜ੍ਹਾਂ ਦੇ ਦੁਪਹਿਰੇ, ਸਿਆਲਾਂ ਦੀਆਂ ਧੂਣੀਆਂ ਮੇਰੇ ਪਿੰਡ ਦੇ ਗਾਲ੍ਹੜੀ, ਭਾਂਤ ਸੁਭਾਂਤੀ ਦੁਨੀਆਂ, ਵਹਿਮ ਭਰਮ ਤਿੱਥ ਤਿਉਹਾਰ, ਤੀਆਂ, ਵੰਗਾਂ ਤੇ ਮਹਿੰਦੀਆਂ, ਤੀਆਂ ਦਾ ਗਿੱਧਾ ਤੇ ਤ੍ਰਿੰਝਣ ਬਾਰੇ ਗਿਆਨੀ ਜੀ ਨੇ ਸਵਿਸਤਾਰ ਲਿਖਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਜਨਮ ਸਮੇਂ ਦੀਆਂ ਰੀਤਾਂ, ਮੁੰਡੇ ਦੀ ਛੁੱਟੀ ਵਿਆਹ ਸ਼ਾਦੀ ਦੀ ਤਿਆਰੀ, ਵਿਆਹ, ਬਾਬਲਾ ਬਾਬਲ ਤੇਰਾ ਪੁੰਨ ਹੋਵੇ, ਢੋਲਕ ਗੀਤ, ਦਿਉਰ ਭਾਬੀ, ਲਾਵਾਂ ਤੇ ਫੇਰੇ, ਕੁੜੀਆਂ ਦੀ ਵਿਦਾਈ, ਨਾਨਕ-ਛੱਕ ਦਾ ਗਿੱਧਾ, ਮਰਨ ਸਮੇਂ ਦੀਆਂ ਰਸਮਾਂ ਤੇ ਸਿਆਪਾ ਸਿਆਪਾ ਸਿਰਲੇਖ ਤਹਿਤ ਗਿਆਨੀ ਜੀ ਨੇ ਪੇਂਡੂ ਸੱਭਿਆਚਾਰ ਦੇ ਕਮਾਲ ਦੇ ਬਿੰਬ ਦਿਖਾਏ,

ਕਹਿੰਦੇ ਖੇਤੀ ਥਾਣੇਦਾਰ ਦਾ ਝੋਟਾ ਸੁੱਟ ਆਈਆਂ, ਦੂਜੀਆਂ ਖੋਤੀਆਂ ਵਿਚ ਈ ਨਾ ਰਲੇ ਆਖੇ ਹਮਾ ਅਖੇ ਹਮਾਰਾ ਇਨ੍ਹਾਂ ਨਾਲ ਕੀ ਮੇਲ।

ਤੜਕਵੀਂ ਦਾਲ ਖਾ ਆਉਣ, ਉਹ ਪਿੰਡਾਂ ਪਿੰਡਾਂ ਵਾਲਿਆਂ ਨੂੰ ਭਲਾ ਕਿ ਪਸੰਦ ਰੱਖਣ ਪਹਿਲਾਂ ਤਾਂ ਇਹ ਮਹਾਨ ਫਿਲਾਸਫਰ ਕੂੰਦੇ ਬੋਲਦੇ ਈ ਨਹੀਂ, ਪਰ ਜੇ ਕਿਧਰੇ ਮਿਹਰ ਦੇ ਘਰ ਆ ਜਾਣ

ਨਿਰੇ ਸੁਰਗ ਦੇ ਟੁਕੜੇ ਈ ਨੇ, ਸਿਆਣੇ ਕੋਈ ਕਮਲੇ ਨਹੀਂ, ਉਨ੍ਹਾਂ ਐਵੇਂ ਥੋੜ੍ਹੇ ਕਿਹਾ ਖਾਈਏ ਕਣਕ, ਭਾਵੇਂ ਹੋਏ ਜ਼ਹਿਰ, ਵਸੀਏ ਸ਼ਹਿਰ ਭਾਵੇਂ ਹੋਈਏ ਕਹਿਰ। ਹਵਾਲੇ ਹਵਾਲੇ ਮੇਰਾ ਪਿੰਡ ਸਾਹਿਤ ਪ੍ਰਕਾਸ਼ਤ ਗਿਆਨੀ ਗੁਰਦਿੱਤ ਸਿੰਘ ਗਿਆਨੀ ਗੁਰਦਿੱਤ ਸਿੰਘ ਦਾ ਜਨਮ ਚੌਵੀ ਫਰਵਰੀ ਉੱਨੀ ਸੌ ਤੇਈ ਸਤਾਰਾਂ ਫਰਵਰੀ ਦੋ ਹਜ਼ਾਰ ਸੱਤ ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰ ਤਕ ਲੇਖਕ ਸਨ, ਗਿਆਨੀ ਗੁਰਦਿੱਤ ਸਿੰਘ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਚਾਰਕ ਦੇ ਖੇਤਰ ਵਿਚ ਉਹਨਾਂ ਉਹਨਾਂ ਚੋਟੀ ਦੇ ਕੁਝ ਕੁ ਅਮ ਗੁਰਦਿ ਕੁੱਝ ਕੁੱਝ ਕੁ ਵਿਦਵਾਨਾਂ ਵਿਚ ਸ਼ਾਮਲ ਹਨ। ਜਿਨ੍ਹਾਂ ਨੇ ਆਪਣੀਆਂ ਵਿਲੱਖਣ ਰਚਨਾਵਾਂ ਸਦਕਾ ਆਪਣੀ ਵੱਖਰੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਗਿਆਨੀ ਗੁਰਦਿੱਤ ਸਿੰਘ ਜੀ ਮੂਲ ਰੂਪ ਵਿਚ ਇਕ ਪੱਤਰਕਾਰ ਸਨ, ਪਰੰਤੂ ਇਕ ਸਿਰੜੀ ਖੋਜੀ ਦੇ ਰੂਪ ਵਿਚ, ਧਰਮ ਪ੍ਰਚਾਰਕ ਦੇ ਰੂਪ ਵਿੱਚ, ਗੁਰਮਤਿ ਅਚਾਰੀਆ, ਅਨੋਖੇ ਸ਼ੈਲੀਕਾਰ ਸਭਿਆਚਾਰਕ ਵਿਗਿਆਨੀਆਂ, ਲੋਕਧਾਰਾ ਸ਼ਾਸ਼ਤਰੀ, ਉਘੇ ਸਮਾਜ ਸੇਵਕ ਚੇਤੰਨ ਜਗ ਜਗਿਆਸੂ ਵਰਗੇ ਅਨੇਕ ਗੁਣ ਸਨ, ਲੱਛਣ ਉਹਨਾਂ ਦੀ ਸ਼ਖਸ਼ੀਅਤ ਵਿਚ ਸ਼ਾਮਲ ਰਹੇ ਸਨ, ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਕੁ ਇੰਨੀ ਮਕਬੂਲ ਹੋਈ ਕਿ ਪਹਿਚਾ ਪਛਾਣ ਵਜੋਂ ਉਨ੍ਹਾਂ ਦੇ ਨਾਲ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ਮੇਰਾ ਪਿੰਡ ਵਾਲਾ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ ਜੀਵਨ ਗੁਰਦਿੱਤ ਸਿੰਘ ਦਾ ਜੀਵਨ ਚੌਵੀ ਫਰਵਰੀ ਉੱਨੀ ਸੌ ਤੇਈ ਨੂੰ ਪਿਤਾ ਹੀਰਾ ਸਿੰਘ ਅਤੇ ਮਾਤਾ ਨਿਹਾਲ ਕੌਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ ਅੱਜਕੱਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ, ਉਨ੍ਹਾਂ ਨੇ ਮੁੱਢਲੀ ਵਿੱਦਿਆ ਵਿਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ ਉੱਨੀ ਸੌ ਚੁਤਾਲੀ ਪੰਤਾਲੀ ਵਿੱਚ ਲਾਹੌਰ ਤੋਂ ਬਾਅਦ ਗਿਆਨੀ ਦੀ ਪ੍ਰੀਖਿਆ ਪ੍ਰੀਖਿਆ ਪਾਸ ਕੀਤੀ ਇਹਨਾਂ ਨੇ ਇਹਨਾਂ ਨੇ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾਲ ਵਿਆਹ ਕੀਤਾ ਜੋ ਕਿ ਪੰਜਾਬੀ university ਦੇ vice ਚਾ chancellor, service selection commission

ਰਿਹਾ ਹੈ ਅਤੇ ਦੁਜਾ ਬੇਟਾ ਰਵਿੰਦਰ ਹੈ ਉਨ੍ਹਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ ਪੰਦਰਾਂ ਅਗਸਤ ਉੱਨੀ ਸੌ ਅੜਤਾਲੀ ਵਿੱਚ ਪ੍ਰਕਾਸ਼ ਅਖ਼ਬਾਰ ਸ਼ੁਰੂ ਕਰਕੇ ਕੀਤਾ ਹੈ ਅਤੇ ਜੀਵਨ ਦੇ ਅੰਤ ਤਕ ਪੱਤਰਕਾਰੀ ਨਾਲ ਜੁੜੇ ਰਹੇ, ਪ੍ਰਕਾਸ਼ ਤੋਂ ਇਲਾਵਾ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੇ ਹੋਰ ਪੱਤਰ ਜੀਵਨ ਸਾਂਝਾਂ ਅਤੇ ਸਿੰਘ ਸਭਾ ਪ੍ਰਤਕਿਰਿਆ ਵੀ ਆਰੰਭ ਕਰ ਕੇ ਚਲਾਏ, ਰਚਨਾਵਾਂ ਰਚਨਾਵਾਂ ਕਵਿਤਾ ਅਛੋਕ ਸਿਖਰ ਖੋਜ ਅਤੇ ਆਲੋਚਨਾ, ਰਾਗ ਮਾਲਾ ਦੀ ਅਸਲੀਅਤ, ਪੰਜਾਬੀ

ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿਆ ਤੇਜਾ ਸਿੰਘ ਭਾਈ ਜਵਾਹਰ ਲਾਲ ਨਹਿਰੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖਾਲਸੇ ਦੇ ਤਿੰਨ ਸੌ ਸਾਲਾਂ ਨੂੰ ਸਮਰਪਿਤ ਪੰਜਾਹ ਕਿਤਾਬਾਂ ਦਾ ਸੰਪਾਦਨ ਕੀਤਾ ਹੈ। ਦੋ ਹਜ਼ਾਰ ਤਿੰਨ ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ, ਮੁਦਾਵਣੀ ਦੋ ਹਜ਼ਾਰ ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ, ਭਗ ਬਾਣੀ ਉੱਨੀ ਸੌ ਪਚਾਨਵੇਂ ਮੇਰਾ ਪਿੰਡ, ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ ਜਿੱਦਾਂ ਕਿਤਾਬ ਬਾਰੇ ਕਿਤਾਬਾਂ ਵਿੱਚ ਕੁੱਝ ਟਿੱਪਣੀਆਂ ਉਹ ਥਾਣੇਦਾਰ, ਤੀਆਂ ਗਿੱਧਾ ਤੇ ਇਸ ਦੀ ਪੇਸ਼ਕਾਰੀ ਤੇ ਇਸ ਦੀ ਪੇਸ਼ਕਾਰੀ ਪਰੰਪਰਾਗਤ ਗਿੱਧਾ ਅਧਿਆਇ one ਵਿੱਚ ਪਰੰਪਰਾਗਤ ਗਿੱਧੇ ਦਾ ਵਰਨਣ ਕੀਤਾ ਗਿਆ ਹੈ, ਕਿਸੇ ਵੀ ਨਾਚ ਦੀ ਜਨਤਕ ਪੇਸ਼ਕਾਰੀ ਪਰੰਪਰਾ ਤੇ ਆਧਾਰਿਤ

ਇਹ ਮੋਕੇ ਹਨ ਜਿਵੇਂ ਮੁੰਡੇ ਦੇ ਵਿਆਹ, ਲੜਕੀ ਦੇ ਵਿਆਹ ਮੁੰਡੇ ਦੀ ਛਟੀ ਅਤੇ ਮੁੰਡੇ ਦਾ ਮੰਗਣਾ, ਤੀਆਂ ਤੇ ਲੋਹੜੀ ਦੇ ਤਿਉਹਾਰ ਨਾਲ ਵੀ ਗਿੱਧਾ ਸਬੰਧਤ ਹੈ, ਇੱਕ ਬੋਲੀ ਜਿਵੇਂ ਸਾਉਣ ਮਹੀਨਾ ਦਿਨ ਤੀਆਂ ਦੇ, ਕੁੜੀਆਂ ਰਲ ਮਿਲ ਆਈਆਂ, ਗਿੱਧਾ ਪਾ ਰਹੀਆਂ, ਨਣਦਾਂ ਨੇ ਨਣਦਾਂ ਤੇ ਭਰਜਾਈਆਂ ਪਰੰਪਰਾਗਤ ਗਿੱਧੇ ਵਿੱਚ ਸਥਾਨ ਬਹੁਤਾ ਕਰਕੇ ਘਰ ਦਾ ਖੁੱਲਾ ਵਿਹੜਾ ਹੀ ਹੁੰਦਾ ਹੈ ਗਿੱਧਾ ਸ਼ਾਮ ਵੇਲੇ ਬਹੁਤ ਦਿਨ ਢਲਣ ਤੋਂ ਬਾਅਦ ਗਿੱਧਾ ਪਾਇਆ ਜਾਂਦਾ ਹੈ, ਗਿੱਧੇ ਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ ਜਿਵੇਂ ਧਾਈਏ, ਧਾਈਏ, ਰੱਬ ਦਾ ਨਾ ਲੈ ਕੇ ਪੈਰ ਗਿੱਧੇ ਵਿੱਚ ਪਾਈਏ, ਪਰੰਪਰਾਗਤ ਗਿੱਧਾ ਹੌਲੀ-ਹੌਲੀ ਸਿਖਰ ਤੇ ਪੁੱਜਦਾ ਹੈ ਨਚਾਰ ਇੱਕ ਘੇਰੇ ਵਿੱਚ ਗਿੱਧਾ ਪਾਉਂਦੇ ਹਨ ਇਸ ਗਿੱਧੇ ਵਿੱਚ ਹਰ ਉਮਰ ਦੀਆਂ ਔਰਤਾਂ, ਜਵਾਨ, ਬੁੱਢੀਆਂ,

ਗੁਣਾਂ ਤੇ ਦੋਸ਼ਾਂ ਸਹਿਤ ਸਟੇਜ਼ ਤੇ ਹੋਰ ਥਾਵਾਂ ਦੀ ਪੇਸ਼ ਕੀਤਾ ਜਾ ਰਿਹਾ ਹੈ ਪਰੰਪਰਾਗਤ ਗਿੱਧੇ ਜਦੋਂ ਪੇਸ਼ਕਾਰੀ ਦਾ ਗਿੱਧਾ ਬਣ ਗਿਆ ਤਾਂ ਇਸ ਦੀ ਦਿਖ ਵਿੱਚ ਕਾਫੀ ਅੰਤਰ ਆ ਗਿਆ। ਇਸ ਦੀ ਆਪਣੀਆਂ ਸੀਮਾਵਾਂ ਤੇ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਲੋਕ ਨਾਚ ਗਿੱਧਾ ਸਟੇਜਾਂ ਉਤੇ ਆਮ ਜਨਤਕ ਸਾਹਮਣੇ ਪੇਸ਼ ਕੀਤਾ ਜਾਣ ਲੱਗ ਪਿਆ ਨਵੇਂ ਸੰਦਰਭ ਵਿੱਚ ਇਸ ਵਿੱਚ ਕਾਫੀ ਜਰੂਰਤਾਂ ਬੰਦੂਕਾਂ ਬੰਦੂਕ ਤੇ ਸਹੂਲਤਾਂ ਸਦਕਾ ਗਿੱਧੇ ਦੀ ਤਕਨੀਕ ਵਿੱਚ ਤਬਦੀਲੀ ਆਈ, ਇਸ ਅਧਿਆਇ ਵਿੱਚ ਹਰਭਜਨ ਕੌਰ ਢਿਲੋਂ ਨੇ ਜਨਤਕ ਪੇਸ਼ਕਾਰੀ ਦੇ ਗਿੱਧੇ ਦਾ ਵਿਸ਼ਲੇਸ਼ਣ ਕੀਤਾ, ਪੇਸ਼ਕਾਰੀ ਲਈ ਸਾਂਝਾ ਮੁਕਾਬਲਾ ਤੇ ਪੇਸ਼ਕਾਰੀ ਮਾਡਲ ਗਿੱਧਾ ਪੰਜਾਬ ਦੇ ਲੋਕ ਨਾਚ, ਬੋਲੀਆਂ ਦੀ ਰੇਲਾਂ ਮਲਵਈ ਗਿੱਧਾ।

ਸਲਾਮ ਸਲਾਮ ਹੋਰ ਸੁਣਾ ਕੀ ਹਾਲ ਆ।

ਠੀਕ ਹੈ ਹੋਰ ਨਿਆਣਿਆਂ ਦੀ ਸੁਣਾ। ਹਾਂ ਨਿਆਣੇ ਵੀ ਠੀਕ ਹੈ ਹੋਰ ਕਿ ਕਰਨ ਡਏ ਤੁਸੀ। ਜੀ ਕੁਝ ਨਹੀ ਬਸ ਚਾਹ ਪੀ ਕੇ ਲੰਬੇ ਪਏ ਸੀ।

ਹੋਰ ਕੁੜੀ ਦੀ ਸੁਣਾ।

ਹੋਰ ਗਿਆ ਬਹੁ ਕੰਮ ਤੇ।

ਚੱਲੋ ਵਧੀਆ ਵਧੀਆ ਹੋਰ ਸੁਣਾ। ਹਾਂ ਠੀਕ ਚਾਚੀ ਹੋਰ।

ਹਾਂ ਨਿੱਕਾ ਖੇਡਣ ਡਯਾ ਰੋਟੀ ਡਾਇ ਹਾਂ ਤੇ ਸੋ ਗਈ ਹਾਂ।

ਉਹ ਹੀ ਸੋ ਗਿਆ ਹੋਰ ਚਾਚੇ ਜੀ ਵਾਰੀ ਆਏ ਸੀ ਨਾਂ।